ਤੂੰ ਮੈਨੂੰ ਬਸ ਵਿਚ ਆਪੇ ਨੰਬਰ ਦੇ ਕੇ ਮੈਂ ਤੁਹਾਡੇ ਬਾਰੇ ਸਾਰਾ ਮੈਂ ਜਾਣਦਾ ਵਾਂ ਮੇਰੀ ਸੁਣੋ ਗੱਲ ਮੈਂ ਸਿੱਧੀ ਜਿਹੀ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਫਾਲਤੂ time ਨਹੀਂ ਹੈਗਾ ਮੈਂ ਮੇਰੀ ਗੱਲ ਸੁਣ ਤੂੰ ਕਹਿਣਾ ਮੈਂ ਤੁਹਾਨੂੰ ਪਸੰਦ ਕਰਦਾ ਆਂ ਮੇਰੇ ਤੋਂ ਨੰਬਰ ਬੜੇ ਚਿਰ ਦਾ ਹੈਗਾ ਈ ਤੇ ਮੈਂ ਅਹ ਵੈਸੇ ਹੀ ਨੀ ਲਾਉਂਦਾ ਰਿਹਾ ਮੈਂ ਲਾ ਲਿਆ ਅੱਜ ਤੁਸੀਂ ਮੇਰੇ ਨਾਲ ਗੱਲ ਕਰਨੀ ਆ ਤਾਂ ਦੇਖ ਲੋ।

ਹਾਂ ਹੋਰ ਸੁਣਾ ਤੂੰ। ਵਧੀਆਂ phone ਆਉਣ ਦਿਆ ਜੇ ਦੋ ਮਿੰਟ ਬਾਅਦ ਕਰੇਂਗਾ?

ਰੁਕ ਜਾਂ ਕੋਈ ਨੀ ਦੋ ਕੁ ਮਿੰਟ ਹੋਰ? ਓਏ ਯਾਰ ਓਹ ਉਸਤਾਦ ਦਾ phone ਆਉਣ ਦਿਆ ਉਹਨੇ ਕਹਿਣਾ ਨੀ ਚੁਕਿਆ ਗਾਲਾਂ ਕੱਢਣ ਦਿਆਂ ਉਹ ਨਹੀਂ ਕੱਢਦਾ ਦੋ ਮਿੰਟ ਮਾਮਾ ਏਧਰ time ਖਰਾਬ ਹੋ ਜਾਣਾ ਈ ਓਹ ਗੱਲ ਫਿਰ ਅਮ ਹਮ ਓਹ ਚੱਲ ਹੁਣ ਹੈਗੇ ਆ ਕੋਈ ਨੀਂ ਹਮ ਹੋਰ ਸੁਣਾ ਤੂੰ? ਓਹ ਤੂੰ ਆਏਗਾ ਕਿ ਨਹੀਂ ਇੰਨਾ ਦੱਸ ਕੋਈ ਨੀ time ਨਾਲ ਯਾਰ ਵਜੇ ਤੱਕ ਫਿਰ ਦੱਸਦਾ ਤੈਨੂੰ।

ਓਹ tension ਨਾ ਲੈ ਕੋਈ ਨੀ ਮੈਂ ਬਟਾਲੇ ਉਤਰ ਜਾਊਂ ਬਹੁਤੀ ਗੱਲ ਹੋਊਗੀ ਤੇ ਜੇ ਉਤਰਨਾ ਕਦੋਂ ਆ ਮੈਂ ਤਦ ਕਹਿ ਰਿਹਾ ਮੈਂ ਫਿਰ ਉਧਰ ਚਲ ਜਾਊਂਗਾ ਨਾ ਉਥੇ ਉਧਰ ਨੂੰ ਤੂੰ ਜਿਥੇ ਨਾਕਾ ਜਾ ਨੀ ਲੱਗਦਾ ਥੱਲੇ ਬਾਈਪਾਸ ਤੇ

ਜਿਥੇ ਉਧਰ ਨੂੰ ਬਣੀ ਆ ਗੇਟ ਜਾ ਬਣਿਆ ਆ

ਗੇਟ ਜਾ ਬਣਿਆ ਉਥੇ ਜਿੱਦਾਂ ਗੁਰਦਵਾਰੇ ਦੇ ਨੀ ਬਣਿਆ ਹੁੰਦਾ ਸਾਹਮਣੇ ਉਹ ਗੇਟ ਜਾ ਬਣਿਆ ਵਾਂ ਉਹਦੇ ਥੱਲੇ ਕਿਥੇ ਗੇਟ ਬਣਿਆ ਆਂ ਅੱਛਾ ਓਹ ਠੀਕ ਆ ਠੀਕ ਆ

ਆ ਮੈਨੂੰ ਪਿੰਡ ਪੁਡ ਦਾ ਨੀਂ ਪਤਾ ਕੋਸ ਕੋਸ ਜਿਹਾ ਬਾਈਪਾਸ ਦੇ ਉੱਪਰ ਜਿਹਾ ਪਰਲੇ ਬੰਨੇ ਪਰਲੀ side ਝੰਡਾ ਆ ਪਿੰਡ ਉਹ ਤੈਨੂੰ ਐਨਾ ਨੀ ਪਤਾ ਕੀ ਕਰੀ ਜਾਨਾ ਵਾਂ? ਯਾਰ phone ਤੇ phone ਕਰੀ ਜਾਂਦਾ ਈ ਉਸਤਾਦ phone ਤੇ phone ਕਰਨ ਦਿਆਂ ਵਾਂ?

ਰੁਕ ਜਾ ਮਾਮਾ ਇਕ ਮਿੰਟ ਹੋਰ ਬਸ ਯਾਰ

ਹੋਰ ਮੈ ਵਧੀਆ ਵਾਂ ਮੈਂ ਤਾਂ ਕਰ ਕੇ ਕਹਿਣਾ ਬਸ ਠੀਕ ਆਂ ਦੋ ਮਿੰਟ ਲਾਉਂਦਾ ਹੁਣੇ ਹੁਣੇ ਲਾ ਲਵੀਂ ਭਾਵੇ ਚੱਲ okay okay ਬਈ

ਬਸ ਬਸ ਮੈਂ ਵੀ ਵਧੀਆ ਹੋਰ ਕਿ ਕਰ ਰਹੇ ਸੀ

ਯਾਰ ਤੂੰ ਕਹਿ ਰਹੀ ਸੀ ਜਾਣਾ ਗੌਮਣ parents ਨਾਲ ਕਿ ਹੋਇਆ ਹੈ ਯਾਰ ਇਹ ਤੇ ਹੈ ਤੀਸਰਾ ਸਾਲ ਲਗ ਗਿਆ ਫਿਰ ਦੁਬਾਰਾ ਆ ਗਿਆ

ਹਾਂ ਤੂੰ ਕਰ ਵਾਲੀ vaccination ਦੋਨੂੰ

ਯਾਰ ਮੈਂ ਤੇ ਇਕ ਹੀ ਕਾਰਵਾਈ vaccine ਆ ਦੁਜੀ ਕਰਵਾਨ ਤੋਂ ਡਰ ਰਹੀ ਆ ਮੈਨੂੰ ਹੋ ਗਏ ਤਿੰਨ ਮਹੀਨੇ ਅੱਛਾ ਅੱਛਾ ਕਈ ਲੋਕੀ ਕਹਿ ਰਹੇ ਨੇ ਆਹ ਟੀਕੇ ਟੋਕੇ ਨਾ ਲਗਵਾਓ ਇਹਦੇ ਨਾਲ ਹੋਰ ਵੀ ਬਿਮਾਰੀਆਂ ਲਗ ਰਹੀਆਂ ਨੇ ਆਹ ਸੱਚ ਆ

ਹਾਂ ਯਾਰ ਇਹ ਸਾਰਾ ਕੁਛ ਚੀਨ ਨੇ ਕੀਤਾ ਆਹ ਚੀਨ ਤੋਂ ਫੈਲਿਆ ਸਾਰੀ ਬਿਮਾਰੀ ਹਾਂ ਯਾਰ ਦਿੱਲੀ ਵਿਚ ਵੀ ਪਿਛਲੇ ਸਾਲ ਕੀਨੇ ਲੋਕੀ ਮਾਰ ਗਏ ਸੀ ਕਰੋਨਾ ਨਾਲ ਹਾਂ ਯਾਰ ਮੈਂ ਸੁਣਿਆ ਸੀ ਕਿ ਪਿਛਲੀ ਵਾਰ hospital ਚ ਜ੍ਹਗਾ ਨਹੀਂ ਮਿਲ ਰਹੀ

ਛੋਹ ਲਏ ਕਿਸੇ ਨਾਲ ਸੋ ਜਾਏ ਜਾ ਕਿਸੇ ਨਾਲ ਖਾ ਪੀ ਲਈਏ ਐਵੇ ਤੇ ਨਹੀਂ ਹੁੰਦਾ ਅੱਛਾ ਮਈ ਇਕ ਗੱਲ ਦਸ ਦੀ ਮੇਰੇ ਘਰ ਦੇ ਕੋਲ ਇਕ ਕੁੜੀ ਆ ਤੇ ਓਹਦੇ ਦਾਦੀ ਸੀ ਓਹਨੂੰ ਕਰੋਨਾ ਹੋ ਗਿਆ ਸੀ ਹੋਇਆ ਕਿ ਸੀ ਦਾਦੀ ਓਹਦੇ ਪਿੰਡੋ ਆਏ ਸੀ ਘਰ ਫਿਰ ਦਾਦੀ ਦੀ ਤਬੀਅਤ ਖਰਾਬ ਹੋ ਰਹੀ ਸੀ ਹੋਲੀ ਹੋਲੀ ਤੇ ਇਕ ਦਿਨ ਓਹਨੂੰ ਚੱਕਰ ਆ ਗਿਆ ਫਿਰ ਓਹਨੂੰ ਓਹਦੇ ਪਾਪਾ ਤੇ ਮਾਮੀ ਤੇ ਨਾਲ ਓਹਨਾ ਦੇ ਉਹ ਕੁੜੀ ਮੇਰੀ ਦੋਸਤ ਆ ਓਹਨੂੰ ਹਸਪਤਾਲ ਲੈ ਕੇ ਗਏ ਪਹਲੇ clinic ਵਿਚ ਲੈ ਕੇ ਗਏ ਛੋਟਾ ਜਾ ਹਸਪਤਾਲ ਸੀ ਓਥੇ ਲੈ ਕੇ ਗਏ ਤੇ ਓਹਨਾ ਨੇ ਕਿਹਾ ਵੱਡੇ ਹਸਪਤਾਲ ਵਿਚ ਲੈ ਕੇ ਜਾਓ ਉਹ ਹੁੰਦਾ ਸਾਹ ਚੈੱਕ ਕਰਨ ਵਾਲਾ ਸਾਹ ਕਿੰਨਾ ਕੱਟ ਆ ਕਿੰਨਾ ਜਿਆਦਾ ਸਾਹ ਉਹ ਚੈੱਕ ਕੀਤੇ ਤੇ ਸਾਹ ਕੱਟ ਜਾ ਰਿਹਾ ਸੀ ਫਿਰ ਓਹਨੂੰ ਵੱਡੇ ਹਸਪਤਾਲ ਲੈ ਕੇ ਗਏ ਓਹਨਾ ਕਿਹਾ ਇਹਨੂੰ ਤੇ ਭਾਰਤੀ ਕਰਨਾ ਪੈਣਾ ਆ ਕਰੋਨਾ ਆ ਠੀਕ ਉਹ ਹਫਤੇ ਪੰਦਰਾਂ ਦਿਨ ਹਸਪਤਾਲ ਵਿਚ ਰਹੇ ਪਰ ਕਿਰਤੀ ਉਹ ਕੁੜੀ ਮੇਂ ਦੋਸਤ ਨੂੰ ਤੇ ਕੁਛ ਹੋਇਆ ਨਹੀਂ ਜਦ ਕਿ ਉਹ ਆਪਣੀ ਦਾਦੀ ਨੂੰ ਲੈ ਕੇ ਗਈ ਸੀ ਹਸਪਤਾਲ ਹਾਂ ਕ੍ਰਿਤੀ ਤੂੰ ਸਹੀ ਕਿਹਾ ਉਸ ਕੁੜੀ ਨੂੰ ਤੇ ਕੁਛ ਨਹੀਂ ਹੋਇਆ ਉਹ ਤੇ ਠੀਕ ਸੀ ਮਗਰ ਮੈਂ ਸੁਣਿਆ ਸੀ ਕਿ ਉਹ ਖਾਦੀ ਪੀਦੀ ਬਹੁਤ ਆ ਜਿਵੇ ਫਲ ਹਾਰੀਆਂ ਸਬਜ਼ੀਆਂ ਉਹ ਵੀ ਖਾਦੀ ਸੀ ਕਹਿੰਦੀ ਸੀ ਮੈਂ ਸਾਰੀਆਂ ਚੀਜ਼ਾਂ ਖਾਦੀਆਂ ਆ ਤੇ ਤਾ ਕਰਕੇ ਮੈਨੂੰ ਲੱਗਦਾ ਹੋਇਆ ਤੇ ਦਾਦੀ ਦੀ ਉਮਰ ਤੇ ਕਾਫੀ ਸੀ ਹਾਂ ਹਾਂ ਤਾ ਕਰਕੇ ਹੋਇਆ ਮੈਂ ਵੀ ਜਾਣਾ ਸੀ ਘੁੰਮਣ ਤੇ ਤੂੰ ਵੀ ਜਾਣਾ ਸੀ ਘੁੰਮਣ ਹੁਣ ਕੀਦਾ ਜਾਈਏ ਯਾਰ ਇਹਦੇ ਕਰਕੇ ਤਾ ਬੇੜਾ ਗਰਕ ਹੋ ਗਿਆ ਸਾਰਾ ਮੈਂ ਕਹਿ ਸਕਦੀ ਆ ਮੈਂ ਤਿਆਰੀਆਂ ਕਰ ਰਹੀ ਸੀ ਪੇਪਰਾਂ ਦੀਆ ਹੁਣ ਪੇਪਰ ਵੀ ਨਹੀਂ ਆ ਰਹੇ ਇਹਦੇ ਕਰਕੇ ਹੁਣ ਕਿਵੇਂ ਕਰੀਏ ਸਰਕਾਰ ਵੀ ਨਹੀਂ ਕਰ ਸਕਦੀ ਸਾਰੇ ਇਕੱਠੇ ਹੋ ਜਾਨ ਗਏ ਬੱਚੇ ਪੇਪਰ ਵੀ ਨਹੀਂ ਦੇ ਰਹੀ ਸਰਕਾਰ ਤੀਜਾ ਸਾਲ ਲਗਿਆ ਬੇੜਾ ਗਰਕ ਕਰਤਾ ਸਾਰਾ ਉਮਰ ਵੀ ਵੱਧ ਦੀ ਜਾ ਰਹੀ ਆ ਹਾਂ ਯਾਰ ਕੋਈ ਨੌਕਰੀ ਮਿਲ ਜਨਦੀ ਤੇ ਲਗ ਜਾਂਦੇ ਕਮ ਤੇ ਹੈ ਯਾਰ ਮੈਂ ਸੋਚ ਰਹੀ ਸੀ ਜੇ ਇਥੇ ਨਾ ਕੁਛ ਬਣਿਆ ਮੈਂ ਬਹਾਰ ਚਲ ਜਾਣਾ ਆ ਪਰ ਓਹਨਾ ਦੀਆ ਸਰਕਾਰਾਂ ਨੇ ਵੀ ਸਬ ਬੰਦ ਕਰਤਾ ਹਾਂ ਸਹੀ ਗੱਲ ਆ ਕਰੋਨਾ ਨੇ ਬਹੁਤ ਕੁਛ ਦਿਖਤਾ ਸੀ ਮੈਂ ਕਹਿ ਸਕਦੀ ਕਈ ਡਾਕਟਰ ਵੀ ਹੈ ਛੋਟੇ ਮੋਟੇ ਹਸਪਤਾਲ ਵਾਲਿਆਂ ਨੇ ਬਹੁਤ ਬੁਰਾ ਹਾਲ ਕੀਤਾ ਜੇ ਕੋਈ ਹੋਰ ਕਿਸੇ ਬਿਮਾਰੀ ਨਾਲ ਮਾਰ ਰਹੇ ਸੀ ਉਸ ਨੂੰ ਵੀ ਕਰੋਨਾ ਦਾ ਨਾਮ ਦੇ ਦਿੱਤੋ ਕਿ ਕਰੋਨਾ ਨਾਲ ਮਾਰ ਗਿਆ ਏ ਕੋਈ ਸਹੀ ਤਰੀਕੇ ਨਾਲ ਇਲਾਜ ਨਹੀਂ ਕਰ ਰਹੇ ਸੀ ਕਿਸੇ ਨੇ ਕਿਸੇ ਦਾ ਸਾਥ ਨਹੀਂ ਦਿੱਤੋ

ਦੇਖੋ ਕਿੰਨਾ ਬੁਰਾ ਨਾ ਵੈਸੇ ਦੇਖੀਏ ਤਾ ਆਹ ਚੀਜ਼ ਸਾਡੇ ਦੇਸ ਵਿਚ ਜਿਆਦਾ ਆ ਹਾਂ ਯਾਰ ਸਹੀ ਕਹਿ ਰਹੀ ਤੂੰ ਬਹੁਤ ਬੁਰਾ ਹਾਲ ਕੀਤਾ ਦੇਸ ਦਾ ਹਾ ਹਾਂ ਅਜੇ ਤੂੰ ਰਹਿਣ ਦੇ ਕਿੰਨਾ ਫੈਲ ਰਹੇ ਏ aunty uncle ਨੂੰ ਬੋਲੋ ਤੁਸੀ ਬਾਦ ਵਿਚ ਜਾਓ ਹਾਂ ਯਾਰ ਤੂੰ vaccine ਕਰਵਾਈ ਸੀ ਤੇ ਤੂੰ ਟੈਸਟ ਕਰਵਾਇਆ ਸੀ ਕੋਵਿਡ ਦਾ Check uptest ਹੈ ਕ੍ਰਿਤੀ ਤੂੰ ਠੀਕ ਕਹਿ ਰਹੀ ਆ ਖਾਨ ਪੀਣ ਵਧਿਆ ਹੋਣਾ ਚਾਹੀਦਾ ਆ ਮੈਂ ਸੁਣਿਆ ਫਲ ਦਾ ਜੂਸ ਪਯੋ ਤੁਸੀ ਹਰਿ ਸਬਜ਼ੀ ਖਾਓ ਤੁਸੀ ਸਾਰਾ ਕੁਛ ਵਧੀਆ ਖਾਣਾ ਚਾਹੀਦਾ ਆ ਬੰਦਾ ਸਹੀ ਰਹਿੰਦਾ ਜਿਵੇ ਤੂੰ ਕਿਹਾ ਕੜਾ ਵਗੈਰਾ ਪੀ ਆਹ ਮੈਂ ਟੀ ਵੀ ਵਿਚ ਵੀ ਸੁਣਿਆ ਸੀ

ਬਸ ਬਸ ਵਧੀਆ ਮੈਂ ਕਿਹਾ ਕ੍ਰਿਤੀ ਨੂੰ ਫੋਨ ਕਰਦੀ ਆ

ਤੈਨੂੰ ਪਤਾ ਹੀ ਆ ਕਿੰਨਾ ਬੁਰਾ ਹਾਲ ਆ ਹੁਣ ਦਿੱਲੀ ਜਾਏ ਗਈ ਤੇ ਰੁਕ ਕੇ ਜਾਈ ਹਾਂ ਹਾਂ ਬਾਕੀ ਸਾਰਿਆਂ aunty uncle ਨੂੰ ਬੋਲਦੀ ਨੂੰ ਕਿ ਵਧੀਆ ਤਰੀਕੇ ਨਾਲ ਰਹਿਣ ਮਾਸਕ ਲਗਾ ਕੇ ਰੱਖਣ ਚਲ ਮਿਲਦੇ ਫਿਰ ok by ਮੇਰਾ ਨਾਂ ਸੋਨੀਆ ਹੈ ਮੇਰੀ ਉਮਰ ਬਾਈ ਸਾਲ ਹੈ ਸਤਿ ਸ੍ਰੀ ਅਕਾਲ ਮੈਂ ਰਾਜਪੁਰਾ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਨੂੰ ਵਿਸਾਖੀ ਦੇ ਤਿਉਹਾਰ ਬਾਰੇ ਦ~ ਦੱਸਣਾ ਚਾਹੁੰਦੀ ਹਾਂ ਵਿਸਾਖੀ ਦੇ ਤਿਉਹਾਰ ਇਹ ਬਹੁਤ ਮਹੱਤਵਪੂਰਨ ਤਿਉਹਾਰ ਹੈ ਸਾਡੇ ਭਾ~ ਭਾਰਤ ਦੇਸ ਦਾ ਪ੍ਰਸਿੱਧ ਮੇਲਾ ਮੰਨਿਆ ਜਾਂਦਾ ਹੈ ਉਞ ਤਾਂ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮੇਲੇ ਮਨਾਏ ਜਾਂਦੇ ਨੇ ਪਰ ਵਿਸਾਖੀ ਦਾ ਤਿਉਹਾਰ ਉਹਨਾਂ ਵਿੱਚੋਂ ਇੱਕ ਹੈ ਇਹ ਤੇਰਾਂ ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ ਇਸ ਦਾ ਸੰਬੰਧ ਇਤਿਹਾਸ, ਧਰਮ ਅਤੇ ਸਭਿਆਚਾਰ ਨਾਲ ਹੈ ਬਹੁਪੱਖੀ ਹੈ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

ਇਹ ਮੇਲਾ ਧਾਰਮਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਹੈ ਇਸ ਮੇਲੇ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ, ਕੇਸਗੜ੍ਹ ਸਥਾਨ 'ਤੇ ਇੱਕ ਭਾਰੀ ਦੀਵਾਨ ਬੁਲਾ ਕੇ ਤੇਰਾ ਅਪ੍ਰੈਲ, ਛੋਲਾਂ ਸੌ ਨੜ੍ਹਿਨਵੇਂ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਨ੍ਹਾਂ ਨੇ ਸਿੱਖਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਹੀ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ, ਇਸ ਲਈ ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਵਿਸਾਖ ਦੇ ਮੇਲੇ ਦੀ ਇਤਿਹਾਸਕ ਮਹਾਨਤਾ ਇਹ ਹੈ ਕਿ ਤੇਰਾਂ ਅਪ੍ਰੈਲ ਉੱਨੀ ਸੌ ਨੜ੍ਹਿਨਵੇਂ ਨੂੰ ਜਲਿਆਂਵਾਲੇ ਬਾਗ਼ ਅੰਮ੍ਰਿਤਸਰ ਵਿੱਚ ਇਕੱਠੇ ਹੋ ਕੇ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ, ਉਨ੍ਹਾਂ ਨੂੰ ਦੇਸ਼ ਨੂੰ ਸ਼ਰਧਾਂਜਲੀ ਦੇਣ ਲਈ ਇਸ ਦੀ ਯਾਦ ਵੀ ਤਾਜ਼ਾ ਕਰਨ ਲਈ ਪੂਰੇ ਦੇਸ ਵਿੱਚ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਵਿਚ ਲਗਪਗ ਵੀਹ ਹਜ਼ਾਰ ਲੋਕ ਮਾਰੇ ਗਏ ਸਨ, ਕਈ ਲੋਕਾਂ ਨੂੰ ਖੂਹਾਂ ਦੇ ਵਿੱਚ ਛਾਲ ਮਾਰ ਦਿੱਤੀ ਸੀ, ਇਸ ਲਈ ਜਿਲ੍ਹਿਆਂਵਾਲੇ ਬਾਗ ਵਿੱਚ ਖੂਹ ਨੂੰ ਖੂਨ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

ਭਾਸ਼ਣ ਦਿੰਦੇ ਸਨ, ਅੱਜ-ਕੱਲ੍ਹ ਦੇ ਮੇਲੇ ਦੀ ਸਿਆਸਤ ਦੀ ਭੇਟ ਇਹਨਾਂ ਵਿੱਚ ਹੀ ਚੜ੍ਹੇ ਹੋਏ ਹੁੰਦੀ ਹੈ। ਇਸ ਦਿਨ ਤੇਰਾਂ ਅਪ੍ਰੈਲ ਉੱਨੀ ਸੌ ਨੜ੍ਹਿਨਵੇਂ ਨੂੰ ਜ਼ਿਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਇਹ ਮੇਲਾ ਧਾਰਮਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੈ, ਇਸ ਦੀਆਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ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 ਉਨ੍ਹਾਂ ਨੂੰ ਸਿੱਖਾਂ ਦੀ ਉਪਾਧੀ ਦਿੱਤੀ ਤੇ ਫਿਰ ਆਪ ਹੀ ਉਨ੍ਹਾਂ ਨੇ ਅੰਮ੍ਰਿਤ ਛਕਾਇਆ ਇਸ ਲਈ ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਵਜੋਂ ਧੂਮ-ਧਾਮ ਨਾਲ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਤੇ ਬਹੁਤ ਹੀ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ ਕਿਸਾਨਾਂ ਨੇ ਇਨ੍ਹਾਂ ਹਾਵਾਂ-ਭਾਵਾਂ ਦੀ ਤਰਜਮਾਨੀ ਕਰਦਿਆਂ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ। ਪੰਜਾਬੀ ਮੇਲਿਆਂ ਦਾ ਦੇਸ਼ ਹੈ ਇਸ ਤਿਉਹਾਰ ਵਿੱਚ ਤਿਉਹਾਰ ਮੇਲੇ ਮਨਾਏ ਜਾਂਦੇ ਹਨ ਵਿਸਾਖੀ ਦਾ ਤਿਉਹਾਰ ਵਿੱਚ ਉਨ੍ਹਾਂ ਦੀ ਇੱਕ ਇਹ ਤੇਰਾਂ ਅਪ੍ਰੈਲ ਨੂੰ ਵਿਸਾਖ ਸੰਗਰਾਂਦ ਵਾਲੇ ਦਿਨ ਵੀ ਮਨਾਈ ਜਾਂਦੀ ਸੀ। ਇਸ ਦਾ ਸਬੰਧ ਇਤਿਹਾਸ, ਧਰਮ ਅਤੇ ਸੱਭਿਆਚਾਰ ਨਾਲ ਹੈ ਇਸ ਦੀ ਮਹਾਨਤਾ ਬਹੁਪੱਖੀ ਹੈ, ਵਿਸਾਖ ਦੇ ਮੇਲੇ ਵਿੱਚ ਇਸਦੀ ਇਤਿਹਾਸਕ ਮਹਾਨਤਾ ਹੈ।

ਇਸ ਦਿਨ ਗੁਰਦੁਆਰੇ ਵਿੱਚ ਭਾਰੀ ਦੀਵਾਨ ਲਗਦੇ ਸਨ ਢਾਡੀ ਸਿੰਘ ਯੋਧਿਆਂ ਕਈ ਵੀਰ ਗਾਉਂਦੇ ਸਨ ਇਸ ਮੌਕੇ 'ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਸਨ, ਭਾਸ਼ਣ ਦਿੰਦੇ ਸਨ, ਅੱਜ-ਕੱਲ੍ਹ ਦੇ ਮੇਲੇ ਤੇ ਤਿਉਹਾਰ ਸਿਆਸਤ ਦੀ ਭੇਟ ਹੋਏ ਹੁੰਦੇ ਹਨ, ਇਸ ਦਿਨ ਦੀ ਖ਼ਾਸ ਮਹੱਤਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਬਾਰ ਹੁੰਦਾ ਸੀ, ਖ਼ਾਲਸਾ ਸੰਮਤ ਵਿੱਚ ਇਸ ਨੂੰ ਹਰ ਸਾਲ ਮਹੀਨਾ ਗਿਣਿਆ ਜਾਂਦਾ ਸੀ, ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਸੀ, ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਵਿਸਾਖ ਦਾ ਜਿਹੜਾ ਮੇਲਾ ਹੈ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸੀ, ਇਸਦੀ ਮਹਾਨਤਾ ਨੂੰ ਕਾਇਮ ਰੱਖਣ ਲਈ ਸਾਨੂੰ ਸਰਧਾਂ ਪੂਰਵਕ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ। ਵਿਸਾਖ ਦੇ ਮੇਲਾ, ਪੰਜਾਬੀ ਦੇ ਲੋਕ ਬਹੁਤ ਹੀ ਧੂਮ ਧਾਮ ਨਾਲ ਬਹੁਤ ਹੀ ਪ੍ਰਸਿੱਧ ਤੌਰ ਢੰਗ ਨਾਲ ਮਨਾਉਂਦੇ ਸਨ, ਇਸ ਮੇਲੇ ਵਿੱਚ ਅਸੀਂ ਭਾਰਤੀਆਂ ਨੂੰ ਜਨਰਲ ਡਾਇਰ ਗੋਲੀ ਨਾਲ

ਕਈ ਵਾਰ ਲੋਕ ਨੇ ਖੂਹਾਂ ਵਿੱਚ ਛਾਲ ਵੀ ਮਾਰ ਦਿੱਤੀ ਸੀ, ਜਿਸ ਕਰਕੇ ਜਿਲ੍ਹਿਆਂਵਾਲੇ ਬਾਗ ਵਿੱਚ ਬਣੇ ਖੂਹ ਨੂੰ ਖੂਹਾਂ ਦੀ ਖੂਨੀ ਵੀ ਕਿਹਾ ਜਾਂਦਾ ਹੈ, ਅੱਜ ਵੀ ਅੱਜ ਵੀ ਜਿਲ੍ਹਿਆਂਵਾਲੇ ਬਾਗ਼ ਵਿੱਚ ਨਿਸ਼ਾਨ ਹਨ, ਮੇਲੇ ਵਿੱਚ ਰੌਣਕਾਂ ਲਾਈਆਂ ਹੁੰਦੀਆਂ ਹਨ, ਇਹਨਾਂ ਵਿੱਚ ਬਹੁਤ ਹੀ ਭੀੜ ਹੁੰਦੀ ਹੈ ਕਈ ਥਾਵਾਂ ਤੇ ਅਲੱਗ ਅਲੱਗ ਅਲੱਗ ਅਲੱਗ ਕਿਸਮ ਦੀਆਂ ਸਜਾਵਟਾਂ ਹੁੰਦੀਆਂ ਹਨ, ਸਜੀਆਂ ਹੁੰਦੀਆਂ ਹਨ, ਖ਼ਾਸ ਤੌਰ ਤੇ ਆਨੰਦਪੁਰ ਸਾਹਿਬ ਵਿਸਾਖ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ, ਈਸਵੀ ਵਿੱਚ ਅਲੱਗ ਅਲੱਗ ਗੁਰੂਦੁਆਰਿਆਂ ਵਿੱਚ ਦੀਵਾਨ ਲੱਗੇ ਹੁੰਦੇ ਹਨ ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ ਇਸ ਮੌਕੇ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਸਨ, ਭਾਸ਼ਣ ਦਿੰਦੇ ਸਨ।

ਅਲੱਗ ਅਲੱਗ ਕਿਸ਼ਮ ਦੀਆਂ ਭੇਟਾਂ ਕਰਦੇ ਹਨ, ਅੰਤ ਵਿੱਚ ਇਹ ਕਿਹਾ ਜਾਂਦਾ ਹੈ ਕਿ ਵਿਸਾਖ ਦਾ ਮੇਲਾ ਹੈ ਜਿਹੜਾ ਉਹ ਬਹੁਤ ਜ਼ਿਆਦਾ ਰੱਖਣ ਲਈ ਲੋਕ ਸਰਧਾ ਪੂਰਵਕ ਮਨਾਉਂਦੇ ਹਨ, ਬਹੁਤ ਖ਼ੁਸ਼ੀ ਨਾਲ ਮਨਾਉਂਦੇ ਹਨ ਇਸ ਦਿਨ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਮਹੱਤਵਪੂਰਨ ਵਿਸ਼ੈਸ਼ਤਾਵਾਂ ਵਾਲਾ ਦਿਨ ਹੁੰਦਾ ਹੈ

ਕਿਸਾਨ ਇਸਨੂੰ ਬਹੁਤ ਮਨਾਉਂਦੇ ਹਨ, ਇਸ ਦਿਨ ਕਿਸਾਨ ਖ਼ੁਸ਼ੀ ਮਨਾਉਂਦੇ ਹਨ, ਭੰਗੜਾ ਪਾਉਂਦੇ ਹਨ ਤੇ ਮੇਲੇ ਮਨਾਉਂਦੇ ਹਨ। ਕਿਸਾਨਾਂ ਨੇ ਇਹਨਾਂ ਹਾਵਾਂ ਭਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਧਨੀ ਰਾਮ ਚਾਤ੍ਰਿਕ ਦਾ ਇਹ ਗੀਤ ਬਹੁਤ ਪ੍ਰਸਿੱਧ ਹੈ ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਕੇ ਪੰਗਾ ਝੜਾਂ ਚਾਦਰਾਂ ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਇਹ ਮੇਲਾ ਧਾਰਮਕ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੈ, ਇਸ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਥਾਨ 'ਤੇ ਭਾਰੀ ਇੱਕ ਦੀਵਾਨ ਬੁਲਾ ਕੇ ਤੇਰਾਂ ਅਪ੍ਰੈਲ, ਸੋਲਾਂ ਸੌ ਨੜ੍ਹਿਨਵੇਂ ਨੂੰ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਨ੍ਹਾਂ ਨੇ ਸਿੰਘਾਂ ਦੀ ਉਪਾਧੀ ਦਿੱ~ ਅੰਮ੍ਰਿਤ ਛਕਾਇਆ, ਇਸ ਲਈ ਇਹ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਵਜੋਂ ਬੜੀ ਧੂਮ-ਧਾਮ ਨਾਲ ਅਨੰਦਪੁਰ ਵਿੱਚ ਵੀ ਬਹੁਤ ਖ਼ਾਸ ਖ਼ੁਸੀ ਮੌਕੇ ਤੇ ਮਨਾਇਆ ਜਾਂਦਾ ਹੈ ਵਿਸਾਖ ਦੇ ਤਿਉਹਾਰ ਤੇ ਵਿਸਾਖੀ ਦਾ ਮੇਲਾ ਇਤਿਹਾਸਕ ਮਹੱ~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

ਅਨੰਦਪੁਰ ਸਾਹਿਬ ਵਿੱਚ ਵਿਸਾਖ ਦੇ ਮੇਲੇ ਦੀਆਂ ਹੁੰਦੀਆਂ ਹਨ, ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਸਨ ਇਸ ਦਿਨ ਖ਼ਾਸ ਇਸ ਦਿਨ ਬਿਕਰਮੀ ਸੰਮਤ ਖ਼ਾਲਸਾ ਸੰਮਤ ਵਿੱਚ ਇਸ ਨੂੰ ਪਹਿਲਾ ਮਹੀਨਾ ਗਿਣਿਆ ਜਾਂਦਾ ਸੀ, ਇਸ ਦੇ ਲਈ ਗਰਮੀ ਦੀ ਰੁੱਤ ਅਰੰਭ ਹੋ ਜਾਂ~ ਠੀਕ ਹੈ ਇਹ ਸੀ ਸਾਡਾ ਵਿਸਾਖੀ ਦਾ ਤਿਉਹਾਰ ਦੇ ਬਾਰੇ ਜਾਣਕਾਰੀ, ਧੰਨਵਾਦ।